ਆਹ ਠੀਕ ਠਾਕ ਆ ਤੂੰ ਦੱਸ ਕਿਵੇਂ ਆ

ਵਧੀਆ ਏਧਰ ਤੇ ਮੀਂਹ ਆਉਣ ਵਾਲਾ ਹੋਇਆ ਪਿਆ ਵਾ। ਮੈਂ ਤੇ ਕਹਿਣੀ ਆਜੇ ਇੱਕ ਵਾਰੀ ਐਵੇਂ ਗਰਮ ਲੱਗਾ ਈ ਅੜੀਏ। ਆਹੋ ਇਹ ਤੇ ਹੈਗਾ ਵਾ ਹੋਰ। ਹੁਸੜ ਜਿਹਾ ਮੈਂ ਤੇ ਕਿਹਾ ਸੀ ਆਜੇ। ਪਰ ਗਰਮੀ ਬੜੀ ਲਗਦੀ ਆ ਗਰਮੀ ਬੜੀ ਹੋਗੀ ਆ ਨਾ ਕੀਤੇ ਆਉਣ ਨੂੰ ਦਿਲ ਕਰਦਾ ਨਾ ਕੀਤੇ ਜਾਣ ਨੂੰ ਕਰਦਾ ਵਾ। ਮੇਰਾ ਤੇ ਉੱਕਾ ਈ ਨਹੀਂ ਨਾ ਕਰਦਾ ਕੀਤੇ ਜਾਣ ਨੂੰ।

ਸਹੀ ਗੱਲ ਆ ਹੈਨੀ ਘਰੋਂ ਨਿਕਲਣ ਨੂੰ ਦਿਲ ਕਰਦਾ ਓਥੇ ਵੀ ਬੜਾ ਹੋਰ ਤਰਾਂ ਹੁੰਦਾ ਸੀ। ਹਮ ਹੋਰ ਤੂੰ ਦੱਸ ਕਿੱਦਾਂ family ਠੀਕ ਆ। ਹਾਂ ਪਰਿਵਾਰ ਸਭ ਠੀਕ ਆ ਅੰਗਰੇਜ਼ੀ ਜ਼ਿਆਦਾ ਨਹੀਂ ਮਾਰੀ ਦੀ ਹੋਈ ਦੀ। ਠੀਕ ਆ ਨਾ ਠੀਕ ਆ ਚੰਗਾ ਚੰਗਾ ਹੋਰ। ਹਾਂ ਵਧੀਆ ਵਾ ਤੇ ਤੇਰਾ net ਕਿਉਂ ਇੰਨਾ ਰੁਕਣ ਦਿਆ ਵਾ ਤੇਰੀ ਅਵਾਜ ਕਿਉਂ ਕੱਟ ਕੱਟ ਕੇ ਆਉਣ ਦੀ ਤੂੰ ਕਿਥੇ ਵੜੀ ਆਂ ਤੂੰ ਕਿਹੜੀ ਖੁੱਡ ਚ ਵੜੀ ਆਂ। ਖੁੱਡ ਚ ਨਹੀਂ ਵੜੀ ਇਥੇ ਈ ਆ। ਆਵਾਜ਼ ਆਉਂਦੀ phone ਨੂੰ ਪਤਾ ਨਹੀਂ ਕੀ ਗੱਲ ਹੋਗੀ ਹੁਣ ਆਂਦੀ ਆ। ਹਾਂ ਹਾਂ ਹੋਰ ਠੀਕ ਠਾਕ ਆਉਣ ਦੀ ਅਵਾਜ। ਚਲ ਹੋਰ। ਹਾਂ ਅੜੀਏ ਵਿੱਚ ਓਂ ਈ net ਜੇਹਾ ਰੁਕ ਜਾਂਦਾ ਈ ਓਦਾਂ ਤੇ ਵੈਹੇ ਠੀਕ ਆਉਣ ਦੀ ਆਵਾਜ਼। ਹਮ ਤਾਂ ਹੈਗਾ ਵਾ। ਹਮ ਹੋਰ। ਠੀਕ ਆ ਮੰਮੀ ਹੋਣੀ ਕਹਿੰਦੇ ਮੈਂ ਕਪੜੇ ਲੈ ਕੇ ਆਉਂਦੀ cotton ਦੇ ਨਾਲੇ night ਪਜਾਮੇ ਪਜੂਮੇ ਲੈ ਕੇ ਆਉਣੀ ਆ ਓਥੋਂ ਕਹਿਣ ਦੀ ਬਟਾਲਿਓਂ ਕੋਈ ਹੋਰ ਸੱਚ ਤੂੰ ਇੱਕ ਵਾਰੀ ਅੜੀਏ ਬੰਦਾ ਦੱਸਣ ਦਿਆ ਹੀ ਕਿ ਅੰਜਲੀ sale ਤੇ ਕਪੜੇ ਦੇਖਣ ਦੀ ਦੱਸੀਂ ਭਲਾ।

sale ਚ ਕਪੜੇ ਮੈਂ ਨਹੀਂ ਲੈਂਦੀ ਹੁੰਦੀ ਅੜੀਏ ਮੇਰੇ ਬੰਦੇ ਨੂੰ ਭੁਲੇਖਾ ਨਹੀਂ ਲੱਗਾ ਹੋਣਾ ਕਹਿਣ ਤੇ ਦਿਆ ਹੀ।

ਫੇਰ ਓਹਨੇ ਵੇਖਲੀ ਹੋਣੀ ਕੋਈ ਤੇਰੇ ਵਰਗੀ। ਆਹੋ ਹੋਰ ਗੱਲਾਂ ਬਾਤਾਂ ਤੇ ਮੈਂ ਵੀ ਅੱਖਾਂ ਅੰਜਲੀ sale ਦੇ ਕਪੜੇ ਦਈ ਲੈਣ। ਮੈਂ ਲੈਣੀ ਨਹੀਂ ਤਿਣੁ ਪਤਾ ਈ ਮੇਰਾ

ਆਹੋ ਕਹਿੰਦਾ ਬੈਠੇ ਇੱਕ ਦਿਨ ਢਾਬੇ ਤੇ ਬੈਠੀ ਹੀ ਮੁੰਡਾ ਹੀ ਨਾਲ। ਆਹੋ ਨਾਲ ਮੇਰੀ ਮਾਸੀ ਦਾ ਮੁੰਡਾ ਹੀ ਆਉਣ ਦੀ ਮੈਂ ਕਿਹਾ ਚੱਲ ਰੋਟੀ ਰੂਟੀ ਖਾ ਲੈਣੇ ਭੁੱਖ ਬੜੀ ਲੱਗੀ ਹੀ। ਤੁਸੀਂ ਵਧੀਆ ਕਰੋ ਜਿਹੜੇ ਵਧੀਆ ਬਣੇ ਆ ਵਧੀਆ। ਵਧੀਆ ਭੁੱਖ ਵੀ ਲੱਗੀ ਹੀ ਫੇਰ ਦੂਰ ਪੈਦਾਂ ਹੀ ਫੇਰ ਢਿੱਡ ਦੀ ਭੁਕ ਵੀ ਮਿਟਾਨੀ ਹੀ। ਆਹ ਚੱਲ ਇਹ ਤੇ ਹੈ

ਓਧਰੋਂ ਗਰਮੀ ਆ ਗਈ tension ਲੱਗ ਗਈ ਆ

ਆਹੋ ਹੋ ਗਈ ਅੱਜ ਈ ਹੋਈ ਆ

ਚਲ ਕੋਈ ਨਹੀਂ ਦੋ ਕੁ ਮਿੰਟ ਚਲਾ ਕੇ ਰੱਖੋ ਚੁੱਕ ਲੈਣਾ ਸਾਡੇ ਵੀ ਏਦਾਂ ਹੁੰਦੇ ਰਹਿੰਦੇ।

ਹਾਂ ਹੋਰ ਕਰਲਿਆ ਰੋਟੀ ਪਾਣੀ ਦਾ ਸਮਾਨ ਮਸਾਲਾ ਮਸੂਲਾ ਆਹੋ ਰੋਟੀ ਪਾਣੀ ਦਾ ਕਰਲਿਆ ਵਾ ਚਲ ਤੇਰੇ ਨਾਲ ਗੱਲ ਕਰ ਲੈਂਦੇ ਘੜੀ।

ਲੈ ਤੈਨੂੰ phone ਮੈਂ ਈ ਕਰਾਂ ਤੇ ਮੈਂ ਈ ਕਰਾਂ ਤੂੰ ਕਿਹੜਾ ਆਪਣੇ ਆਪ ਕਰਦੀ ਆਂ। ਮੇਰੇ phone ਚ ਨਾ ਪੈਸੇ ਮੁੱਕ ਗਏ ਆ ਦੱਸ ਕੁ ਦਿਨ ਹੋਗਏ ਆ ਤੇ ਇਹਦੇ papa ਕਹਿੰਦੇ ਬੱਚਿਆਂ ਦੀ fees ਫਾਸ ਤਾਰੀ ਆ ਤੇ ਚਲ ਥੋੜਾ late ਕਰਾਂਗਾ ਤੇ ਫੇਰ ਕੀ ਆ ਤੇ ਹੁਣ ਤੇ ਚਲ ਆ ਵੀ ਜਾਂਦੇ ਸਾਰੇ ਰਿਸ਼ਤੇਦਾਰਾਂ ਦੇ। ਅੱਛਾ ਅੱਛਾ।

ਤੇ ਕੁਰਾਲੀ ਦੇਤੀ ਬੱਚਿਆਂ ਦੀ fees ਫਾਸ। ਹੋਰ ਦੇਤੀ fees ਫਾਸ ਬੜੀ tension private ਪਏ ਆ। ਪੈਹਿਆਂ ਦੀ ਲੋੜ ਹੀ ਤੇ ਤੂੰ ਮੈਨੂੰ ਦੱਸ ਦਿੰਦੀ। ਯਾਰ ਮੈਂ ਕਿਹਾ ਕੀ ਕਰਾਂ ਮਲਦਾ ਮੇਰਾ ਕਹਿੰਦਾ ਨਹੀਂ ਕਿਸੇ ਕੋਲੋਂ ਨਹੀਂ ਮੰਗਣੇ ਕੋਈ ਗੱਲ ਨਹੀਂ ਕਹਿੰਦਾ ਮੈਂ ਫੇਰ ਕਿ ਮੈਂ ਫੇਰ ਕਿਥੋਂ ਵਾਪਸ ਕਰਨੇ ਹੀ ਕਮਾਈ ਤੇ ਉਹ ਕਰਦਾ ਵਾ।

ਕਿੰਨੇ ਕੁ ਮੈਂ ਮੈਨੂੰ ਇੰਨੇ ਨਹੀਂ ਹੈਗੇ ਫੇਰ ਕੀ ਲੋੜ ਹੁੰਦੀ ਕੀਤੇ ਲੋੜ ਹੋਏਗੀ ਕੋਈ ਨਹੀਂ ਮੰਗ ਲਈ। ਚੰਗਾ ਕੋਈ ਨਹੀਂ ਮੰਗ ਲਿਆ ਕਰੂੰਗੀ ਲੋੜ ਹੋਏਗੀ ਤੇ।

ਤੂੰ ਅੱਜ ਦੱਸ ਕਿੰਨਾ ਚਾਹੀਦਾ ਦੋ ਹਜ਼ਾਰ ਕੇ ਤਿੰਨ ਹਜ਼ਾਰ। ਜਦੋਂ ਚਾਹੀਦਾ ਹੋਊਗਾ ਦੱਸ ਦਿਆਂਗੇ ਚਾਰ ਹਜ਼ਾਰ ਚਾਹੀਦਾ ਮੈਨੂੰ ਕਿਸੇ ਦਿਨ।

phone ਕਰਦੀਂ phone ਤੇ net ਤੇ ਪਵਾਦਾਂਗੇ ਆਪਣੇ ਬੰਦੇ ਕੋਲ। Hello

ਹਾਂ ਹੋਰ। ਹਾਂ ਹੋਰ ਵਧੀਆ ਵਧੀਆ ਤੂੰ ਸੁਣਾ। ਹਨ ਠੀਕ ਠਾਕ ਆ time ਸਾਢੇ ਛੇ ਹੋਗਏ ਰੋਟੀ ਵੀ ਬਣਾਉਣੀ ਆ। ਅੱਛਾ ਅੱਛਾ ਤੇ ਮਸਾਲਾ ਮਸੂਲਾ ਕਰ ਲੈਣਾ ਹੀ ਨਾ ਓਨਾ ਚਿਰ ਆਹੋ ਮਸਾਲਾ ਮਸੂਲਾ ਕਰ ਲਿਆ ਕੋਈ ਨਹੀਂ late ਈ ਖਾਂਦੇ ਆ ਰੋਟੀ ਤੇ ਵੈਹੇ।

ਠੀਕ ਆ ਜੀ। ਹਮ ਹੋਰ ਤੂੰ ਕੀ ਬਣਾਉਣਾ ਅੱਜ ਖੁੰਬਾਂ ਆਹੋ ਦੱਸਣ ਤੇ ਦਈ ਅੱਜ ਖੁੰਬਾਂ ਬਣਾਉਣੀਆਂ। ਏਹੋ ਤੇਰੇ ਘਰ ਰੋਟੀ ਖਾਣ ਆਵਾਂਗੇ ਕੋਈ ਨਾ ਕੋਈ ਨੀ ਆਜਿਓ ਜਦੋਂ ਮਰਜੀ ਆ ਜਿਓ। ਆਹੋ ਨਾਲੇ ਤੇਰੇ ਨਾਲ ਬਣਾ ਬਣੂ ਦਊਂਗੀ ਸਬਜ਼ੀ ਯਾਦ ਨਾਲ। ਕੋਈ ਨਹੀਂ ਜੀ ਤੁਸੀਂ ਆ ਜਿਓ ਮੈਂ ਕਰ ਲੈਣਾ ਸਾਰਾ ਕੁਛ।

ਹਾਂ ਕੋਈ ਨਹੀਂ ਆ ਜਿਓ ਚਾਹ ਨਾਲ ਖੌਗੇ ਦੱਸ ਦਿਓ। ਲੈ ਆ ਜੋ ਤੁਹਾਨੂੰ ਚੰਗਾ ਲਗਦਾ। ਤੁਸੀਂ ਦੱਸੋ ਨਾ ਸਮੋਸੇ ਖਾਣੇ ਕੇ ਬਿਸਕੁਟ ਭੁਜੀਆ ਖਾਣਾ ਵਾ। ਸਮੋਸੇ ਇਸ ਵੇਲੇ ਤੇ ਮਿਲਨੇ ਨਹੀਂ ਹੈਗੇ ਤੇ ਤੁਸੀਂ ਅਲੀ ਲਿਆ ਦਿਓ ਕੋਈ ਨਹੀਂ। ਨਹੀਂ ਨਹੀਂ ਸਾਡੇ ਤੇ ਸਾਡੇ ਪਿੰਡੋ ਮਿਲ ਜਾਂਦੇ ਚੰਗੇ ਭਲਾ ਸਾਡੇ ਤੇ ਕੀਤੇ ਸ਼ਹਿਰ ਆਹੋ ਮੇਰੇ ਵੀ ਪੇਕੇ ਆ ਨਾ ਓਥੇ। ਓਧਰ ਤੇ ਨਾ ਮੇਰੇ church ਚ ਉਹ ਕੀਤੇ ਜਿਥੇ ਮੈਂ church ਜਾਣੀ ਓਥੋਂ ਸਹੇਲੀਆਂ ਮੇਰੀਆਂ ਆ ਗਈਆਂ ਬਿਨਾ ਦੱਸੇ ਹਾਂ ਓਥੇ ਪਹਿਲਾਂ ਘੰਟਾ ਡੇਢ ਘੰਟੇ ਬਾਅਦ ਚਾਹ ਦੇ ਨਾਲ ਸਮੋਸੇ ਲਿਆਂਦੇ ਸ਼ਹਿਰੋਂ। ਤੇ ਫੇਰ ਚਾਹ ਪਿਆਈ ਅੱਛਾ ਤੇ ਓਹਨਾ ਨੇ ਦੱਸਿਆ ਨਹੀਂ ਕਿ ਆਉਣ ਲੱਗੇ ਆਂ । ਉਹ ਕਹਿੰਦਿਆਂ ਚਲ ਆਪਾਂ ਲੰਘਣ ਦੇ ਆਂ ਚਲ ਹੋ ਜਾਣੇ ਆ ਤੇਰੇ ਘਰ ਮੈਂ ਕੀ ਕਹਿਣਾ ਹੀ ਫੇਰ।

ਅੱਛਾ ਚਾਹ ਓਹਨਾ ਨੂੰ ਕਹਿਣਾ ਹੀ ਕਿ ਨਾ ਕਰਿਆ ਕਰੋ ਦੱਸ ਕੇ ਆਇਆ ਕਰੋ ਕਈ ਵਾਰ ਨਹੀਂ ਵੀ ਹੁੰਦਾ ਕਦੀ ਪੈਹਾ ਘਰ।

ਅੱਛਾ ਅੱਛਾ।

ਠੀਕ ਠਾਕ ਆ ਮੈਂ ਦਵਾਈ ਲਿਆਉਣੀ ਆ ਯਾਰ ਰੋਟੀ ਬਣਾ ਕੇ ਇਹਦੇ papa ਨੂੰ ਖੜਨੀ ਆ। ਮੈਂ ਆਹੋ ਮੈਂ ਤੇ ਆਪ ਅੜੀਏ ਬਿਮਾਰ ਪਈ ਆਂ ਬੜੀ ਜ਼ਿਆਦਾ। ਆਹੋ ਹਾਂ ਹੋਰ ਹੋਰ ਵਧੀਆ ਵਾ ਤੇ ਤੂੰ ਸੁਣਾ। ਬਸ ਠੀਕ ਆ ਹੋਰ ਗੱਲਾਂ ਬਾਤਾਂ। ਗੱਲਾਂ ਬਾਤਾਂ ਸਬ ਵਧੀਆ ਵਾ। ਗੱਲਾਂ ਬਾਤਾਂ ਵਧੀਆ। ਹੋਰ ਕੈਮ ਆ ਨਾ। ਤੂੰ ਸੁਣਾ ਸਬ ਠੀਕ ਠਾਕ ਆ ਨਾ।

ਕੰਮ ਤੇ ਕਰਨਾ ਈ ਪੈਂਦਾ ਭੈਣਾਂ ਕੰਮ ਭਾਵੇਂ ਬਿਮਾਰ ਹੋ ਭਾਵੇਂ ਨਾ ਹੋ। ਹੋਰ ਆਪ ਈ ਕਰਨਾ ਭਾਵੇਂ ਬੀਮਾਰ ਹੋਵੋ ਭਾਵੇਂ ਨਾ ਹੋਵੋ ਹੁਣ ਮੈਂ ਵੀ ਬਿਮਾਰ ਆ ਮੇਰੀ ਅਵਾਜ ਦੇਖਲਾ

ਕੰਮ ਅੜੀਏ ਕੋਈ ਨਹੀਂ ਕਹਿੰਦਾ ਮੇਰੀ ਤੇ ਸੱਸ ਨਹੀਂ ਹੱਥ ਲਾਉਂਦੀ ਕਿਤੇ।

ਹਾਂ ਸੱਸ ਭੈਣਾਂ ਬਥੇਰੀ ਤੇਜ ਆ ਮੇਰੀ। ਹਾਂ ਹੋਰ ਫੇਰ।

ਚੰਗਾ ਫਿਰ ਮੈਂ ਕਰਾਂਗੀ ਤੈਨੂੰ ਫੇਰ free ਹੋ ਕੇ ਕੱਲ ਨੂੰ ਨਹੀਂ ਸੱਚ ਮੈਂ ਤੈਨੂੰ ਦਹਾਂ ਕੁ ਮਿੰਟਾਂ ਬਾਅਦ ਮੈਂ ਗੱਲ। ਹੈਲੋ ਪਰਾ ਸਲਾਮ ਆ। ਸਲਾਮ ਪ੍ਰਿਆ ਦੀਦੀ ਕੀ ਹਾਲ ਆ? ਠੀਕ ਠਾਕ ਤੂੰ ਸੁਣਾ। ਬੱਸ ਵਧੀਆ ਕੀ ਚਾਹੀਦਾ। ਤੇ, ਮੈਂ ਕੀ ਕਹਿਣ ਡੀਈ ਹਾ, ਤੂੰ ਪਲਾਂ ਜਾਣਾ ਭੋਗ ਤੇ ਕੱਲ? ਕਿਹੜਾ ਭੋਗ?

ਆਹੋ ਆਹੋ ਜਾਣਾ ਵਾ।

ਚੱਲ ਆਹੋ ਫੇਰ ਕਹਿ ਕੇ ਗਏ, ਤੇ ਫੇਰ ਤੈਨੂੰ ਪਤਾ ਜਾਣਾ ਤੇ ਪੈਣਾ ਏ ਅੜਿਆ।

ਮੋਟਰਸਾਈਕਲ ਤੇ ਚਲੇ ਜਾਂਗੇ, ਤੂੰ ਤੇ ਮੈਂ ਤੇ ਫੇਰ ਆਵਾਗੇਂ।

ਫ਼ੋਨ ਕਰਦਾਗੀਂ, ਤੇ ਫੇਰ ਇਥੇ ਆਜੀਂ ਸਿੱਧਾ ਮੈਨੂੰ ਲੈਣ, ਮੋਟਰਸਾਈਕਲ ਤੇ। ਕਰਦੀਂ ਕਰਦੀਂ ਕੋਈ ਗੱਲ ਨੀ। ਹਾਂ, ਹੋਰ ਫੇਰ?

ਹਾਂ ਰੋਟੀ ਪਾਣੀ ਬਣਾ ਲਿਆ ਵਾ ਤੇ, ਖਾਣੀ ਤੇ ਤੈਨੂੰ ਪਤਾ ਲੇਟ ਹੀ ਹੁੰਦੀ ਏ, ਨੌਂ ਵਜੇ ਨੌਂ ਵਜੇ ਤੇ ਬੰਦਾ ਮੇਰਾ ਕੰਮ ਤੋਂ ਆਉਂਦਾ ਤੇ ਰੋਟੀ ਤੇ ਲੇਟ ਫੇਰ ਤੈਨੂੰ ਪਤਾ ਖਾਣੀ ਹੁੰਦੀ। ਤੇ ਰੋਟੀ ਵੈਸੇ ਬਣਾ ਮੈਂ ਟਾਈਮ ਨਾਲ ਲਈ ਏ, ਬੱਚੇ ਖਾਂਦੇ ਆਣਾ ਫੇਰ ਟਾਈਮ ਨਾਲ ਰੋਟੀ, ਓਹਨਾ ਦਾ ਕੋਈ ਪਤਾ ਨੀ ਹੈਂ? ਦਰੋਜ਼ੀ ਮੈਂ ਕਿਹਾ ਚੱਲੀਏ ਕਿਹੇ ਦਿਨ? ਕੋਇਨੀ ਜਾਵਾਂਗੇ ਕਿਹੇ ਦਿਨ ਘੁੰਮਨ ਭਾਜੀ ਤੇਰਾ ਆੜਿਆ ਸੀਗਾ ਕਹਿਣ ਕਿ ਜਾਵਾਂਗੇ, ਤੇ ਰਿਤਿਕ ਨੂੰ ਨਾਲ ਲੈਜਾਂਗੇ।

ਹਾਂ, ਹੋਰ ਫੇਰ ਬੱਚੇ ਡਾਏ ਮੇਰੇ ਖੇਡਣ ਮੱਲਣ। ਕਰਾਈ ਨੀ ਗੱਲ ਆਪਣੇ ਮੁੰਡੇ ਨਾਲ ਤੇਰਾ ਮੁੰਡਾ ਗੱਲ ਹੀ ਨੀ ਕਰਦਾ ਮੇਰੇ ਨਾਲ। ਉਹ, ਫੇਰ ਇੱਦਾ ਹੀ ਰਹਿੰਦਾ ਵਾ ਪਿਓ ਵਰਗਾ ਵਾ, ਰੁਡ ਜੇਹਾ। ਆਹੋ ਪਿਓ ਵੀ ਖੜੂਸ ਤੇ ਘਰ ਮੁੰਡਾ ਵੀ ਖੜੂਸ। ਹੋਰ ਪਿਓ ਤੇ ਜਾਣਾ। ਵਾਹ ਕਯਾ ਏ, ਕਯੋਂ ਮਾਂ ਤੇ ਨੀ ਜਾ ਸਕਦਾ?

ਹਾਂ, ਹੋਰ ਸੁਣਾ ਕੋਈ ਗੱਲ ਬਾਤ।

ਜਿਹੜਾ ਸਾਡੇ ਪਿੰਡ ਵਾਲਾ ਵਾ ਤੈਨੂੰ ਭੁੱਲ ਗਯਾ ਸਾਰਾ ਕੁਜ, ਤੂੰ ਆਪਣੇ ਸੋਹੁਰੇ ਚਲੀ ਗਯੀ ਤੈਨੂੰ ਸਾਰਾ ਕੁਜ ਭੁੱਲ ਗਯਾ ਵਾ। ਨਾ ਅੜਿਆ ਮੈਨੂੰ ਤੇ ਪਤਾ ਹੀ ਨਹੀਂ ਆ, ਕਿੱਦਾਂ ਕਿ ਗੱਲ ਹੋਈ ਲੜਾਈ ਚੱਕਰ ਕੋਇ?

ਆਹੋ ਉਹ ਹੁਣ ਤੇ ਉਹ ਨਕਸ਼ ਦੀ ਵੀ ਮੇਰੇ ਪਰਾ ਦੀ ਵੀ ਬਾਂਹ ਟੁੱਟ ਗਯੀ, ਸਕੂਲ ਗਿਆ ਸੀ ਨਾ ਓਥੇ ਪਾਇਆ ਸੀ, ਵੱਡੇ ਸਕੂਲੇ ਮੰਮੀ ਹੋਣਾ। ਆਹੋ, ਨਕਸ਼ ਦਾ ਤੇ ਮੈਨੂੰ ਪਤਾ ਵਾ ਸਕੂਲੇ ਡਿੱਗ ਪਿਆ ਸੀ ਪੰਗੂਰੇ ਤੋਂ।

ਰਿਤਿਕ ਨੂੰ ਤੇ ਪਤਾ ਹੀ ਹੋਣਾ ਰਿਤਿਕ ਉੱਥੇ ਰਹਿੰਦਾ। ਨਹੀਂ ਓਹਦੀ ਕਲਾਸ ਤੇ ਬੜੀ ਦੂਰ ਏ, ਮੇਰੇ ਨਾਲੋਂ। ਤੇ ਉਹ, ਫਰਕ ਆ ਹੁਣ ਨਕਸ਼ ਨੂੰ ਹੁਣ ਠੀਕ ਠਾਕ ਆ? ਹਾਂ ਹੁਣ ਤੇ ਠੀਕ ਆ, ਹਜੇ ਪਰ ਸਕੂਲ ਨੀ ਜਾਂਦਾ, ਹਜੇ ਪਾਰ ਪੂਰ ਨੀ ਨਾ ਚੁੱਕਿਆ ਜਾਂਦਾ ਬੂਕਾਂ ਦਾ। ਆਹੋ ਆਹੋ ਤੈਨੂੰ ਪਤਾ ਫੇਰ, ਬੈਗ ਚ ਕਿੰਨੀਆਂ ਕਿਤਾਬਾਂ ਕਤੁਬਾ ਹੁੰਦੀਆਂ ਤੇ ਤੈਨੂੰ ਪਤਾ ਏ ਰਸਤਾ ਵੀ ਦੂਰ ਦਾ ਆ, ਤੁਰ ਕ ਤੇ ਜਾਣਾ ਹੁੰਦਾ ਤੇ ਇਹਨਾਂ ਫੇਰ ਬੱਚੇ ਕੋਲੋਂ ਕਿੱਥੋਂ ਤੁਰਿਆ ਜਾਂਦਾ। ਹੈ ਵੀ ਤੇ ਸਾਰੇ ਤਬਕੇ ਆ। ਹੈਗੇ ਤੇ ਨੇ ਪਤਾ ਨਿਆਣਾ ਜੇਹਾ ਹੈ ਵੇ ਤੇ।

ਹਮ, ਹੋਰ ਸੁਣਾ ਫੇਰ ਤੂੰ। ਜਨਮਦਿਨ ਤੇ ਆਜੀਂ ਮੇਰੇ ਤੇ, ਚੇਤੇ ਨਾਲ। ਹਾਂ ਹਾਂ ਕੋਇਨੀ ਤੂੰ ਕਿਹਾ ਤੇ ਮੈਂ ਨਾ ਆਵਾਂ, ਇੱਦਾ ਹੋ ਸਕਦਾ। ਸਟੇਟਸ ਮੇਰਾ ਬਾਰਾਂ ਵਜੇ ਲਾ ਦੀਂ।

ਹਾਂ, ਹੋਰ ਸੁਣਾ ਫੇਰ ਮੰਮੀ ਡੈਡੀ ਦੀ ਸੁਣਾ ਠੀਕ ਆ ਸਾਰੇ, ਸਮਰ ਸਾਹਿਲ ਠੀਕ ਆ ਸਾਰੇ। ਹਾ ਠੀਕ ਆ, ਤੂੰ ਦੱਸ ਤੇਰਾ ਸੱਸ ਸੌਰਾ ਠੀਕ ਆ। ਹਾਂ ਸੱਸ ਸੌਰਾ ਠੀਕ ਆ ਡੈਡੀ ਤੇ ਗਏ ਨੇ ਉਹ ਮੀਟਿੰਗ ਏ ਨਾ ਕਿਹੇ ਦੇ ਘਰ ਤੇ ਓਥੇ ਗਏ ਨੇ ਤੇ ਮੰਮੀ ਗਏ ਹੋਏ ਆ ਇਥੇ ਦੀਦੀ ਹੋਣਾ ਕੋਲ ਗਏ ਹੋਏ ਆ ਦਿਨ। ਸਬਜ਼ੀ ਸੁਬਜੀ ਤੂੰ ਲੈਣ ਜਾਂਦੀ ਆ ਬਾਹਰ ਕੇ ਲਿਆ ਦਿੰਦੇ ਆ?

ਨਈ ਨਈ ਉਹ ਸਾਰਾ ਕੁਜ ਉਹ ਲਿਆਂਦੇ ਘਰ ਮੈਂ ਨੀ ਕੋਈ ਚੀਜ ਚੂਜ਼ ਲੈਣ ਗਈ ਬਾਹਰ। ਚਲ ਫੇਰ ਤੇ ਵਧੀਆ ਵਾ। ਹਾਂ ਹੋਰ ਸੁਣਾ ਫੇਰ ਤੂੰ। ਪਿਓ ਲਿਆ ਕੇ ਦਿੰਦਾ ਹੁੰਦਾ? ਤੇਰਾ ਘਰਵਾਲਾ ਉਹ ਲੈ ਆਯਾ ਕਰੇ ਗੱਡੀ ਚੇ। ਮੈਂ ਕਿਹਾ ਤੇਰਾ ਘਰਵਾਲਾ ਨੀ ਲਿਆ ਕਿ ਦਿੰਦਾ, ਉਹ ਲਾਇ ਆਯਾ ਕਰੇ।

ਮੈਂ ਕਿਹਾ ਤੇਰੀ ਅਵਾਜ ਨੀ ਔਂਡਇ ਕਿ ਕਹਿਣ ਡਆ ਏ ਹੁਣ ਬੋਲ। ਮੈਂ ਕਿਹਾ ਤੇਰਾ ਘਰਵਾਲਾ ਨੀ ਲਿਆ ਕੇ ਦਿੰਦਾ ਹੁੰਦਾ ਕੇ ਤੇਰੀ ਸੱਸ ਹੀ ਲਿਆਕੇ ਦੇਂਦੀ ਦਾਦੀਂ?

ਹੋਰ?